ਬਲੈਕ ਅਤੇ ਪੀਲੇ ਰੰਗ ਦਾ ਇੱਕ ਛੋਟਾ ਜਿਹਾ ਟੱਬ ਬਣਿਆ ਹੋਇਆ ਸਾਈਡ ਤੇ ਇਹਦੇ--

ਪੀਲਾ ਨੀਲਾ ਅਤੇ ਲਾਲ ਰੰਗ ਇਸ ਦਾ ਹੈ ਅਤੇ ਉੱਪਰ ਸਟਿੱਕਰ ਲੱਗੇ ਹੋਏ ਆ ਅਤੇ ਭਾਰਤ ਪੇਟ੍ਰੋਲਿਅਮ ਲੀਗਾ ਇੱਕ--

ਇਸ ਫੋਟੋ ਵਿੱਚ ਬਣਾਉਣ ਰੰਗ ਦੇ ਬੈਂਚ ਲੱਗੇਅਨ ਇਨਾ ਉੱਪਰ ਵਿਅਕਤੀ ਬੈਠੇਅਨ ਵਾਈਟ --

ਇਸ ਫੋਟੋ ਵਿੱਚ ਇੱਕ ਹੀਰੋ ਬਾਈਕ ਇਕ ਆਦਮੀ ਇਕ ਟਰੱਕ ਪੀਲੇ ਰੰਗ ਦਾ ਅਤੇ ਇੱਕ ਰੰਗ ਬਰੰਗਾ ਟਰੱਕ --

ਇਸ ਫੋਟੋ ਵਿੱਚ ਇੱਕ ਪੱਕੀ ਇੰਟਰਲੋਕ ਦੀ ਪਾਰਕਿੰਗ ਤੇ ਸਾਹਮਣੇ ਹੋਲਡਿੰਗ ਬੋਰਡ ਰਖੇ ਅਤੇ ਵਿਚਕਾਰ ਇੱਕ--

ਰੈਡ ਬਲੂ ਪਰਪਲ ਤੇ ਗ੍ਰੀਨ ਰੰਗ ਦੇ ਬੈਨਰ ਲੱਗੇ ਹਨ ਉਪਰ ਕਲੋਕ ਤੇ ਵਾਈਟ ਰੰਗ ਦੀ ਕੰਧ ਤੇ ਚੇਅਰ --

ਕੁਛ ਬੋਰੀਆਂ ਵਿੱਚ ਪਾਈ ਹੋਈ ਅਤੇ ਇੱਕ ਜਗ੍ਹਾ ਤੇ ਇਕੱਠੀ ਕੀਤੀ ਹੋਈ ਲਾਲ ਰੰਗ ਦੀ ਮਸ਼ੀਨ ਨੀਲੇ ਰੰਗ ਦਾ ਟਰੈਕਟਰ --

ਇਕ ਬਰਤਨ ਪਾਣੀ ਦੁੱਧ ਵਾਲੇ ਡਰਮ ਉੱਪਰ ਮਸ਼ੀਨਾ ਤੇ ਕੁਝ ਬੈਠੇ ਹੋਏ ਲੋਕ --

ਇਸ ਫੋਟੋ ਵਿੱਚ ਇਕ ਇਮਾਰਤ ਹੈ ਜਿਸਦੇ ਉੱਪਰ ਵਾਈਟ ਰੰਗ ਹੈ ਤੇ ਥੱਲੇ ਤੇ----

ਇੱਕ ਪੌੜੀ ਜਿੱਸ ਊਪਰ ਔਰਤਾਂ ਰੇਨ ਪੀਲੇ ਰੰਗ ਦੇ ਕੱਪੜੇ ਅਤੇ ਲੋਹੇ ਦੀਆਂ ਏਂਗਲਾਂ ਸਾਹਮਣੇ ਇਮਾਰਤਾਂ ਤੇ ਕੁਝ ਦਰੱਖਤ ਦਾ ਹਿੱਸਾ ਦਿਖਾਈ ਦੇ ਰਿਹਾ ਹੈ।

ਇੱਕ ਗੱਡੀ ਅਤੇ ਇੱਕ ਬੱਸ ਜੋ ਕਿ ਵਾਈਟ ਰੈਡ ਤੇ ਬਲੂ ਰੰਗ ਦੀ ਹੈ।